ਸ੍ਰੀ ਗੁਰੂ ਨਾਨਕ ਦੇਵ ਜੀ, ਜਾਣ ਪਛਾਣ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ, ਆਪ ਇੱਕ ਮਹਾਨ ਸਮਾਜ ਸੁਧਾਰਕ ਅਤੇ ਉੱਚ ਕੋਟੀ ਦੇ ਕਵੀ ਸਨ।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

ਮੁੱਢਲੀ ਸਿੱਖਿਆ, ਜਦੋਂ ਗੁਰੂ ਨਾਨਕ ਕੁੁੱਝ ਵੱਡੇ ਹੋਏ ਤਾਂ ਉਹਨਾਂ ਨੂੰ ਮੁੱਢਲੀ ਸਿੱਖਿਆ ਲਈ ਪਹਿਲਾਂ ਪਾਂਧੇ ਅਤੇ ਫਿਰ ਮੋਲਵੀ ਕੋਲ ਭੇਜਿਆ ਗਿਆ।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 ਗੁਰੂ ਜੀ ਨੇ ਵੱਖ ਵੱਖ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਦੁਨੀਆਵੀ ਕੰਮਾਂ ਵਿੱਚ ਲਾਉਣ ਦਾ ਯਤਨ ਗੁਰੂ ਨਾਨਕ ਜੀ ਦਾ ਸ਼ੁਰੂ ਤੋਂ ਹੀ ਰੱਬ ਦੀ ਭਗਤੀ ਵੱਲ ਧਿਆਾਨ ਸੀ ਪਰ ਆਪਦੇ ਪਿਤਾ ਜੀ ਉਹਨਾਂ ਨੂੰ ਦੁਨੀਆਵੀ ਕੰਮਾਂ ਵਿੱਚ ਲਾਉਣਾ ਚਾਹੁੰਦੇ ਸਨ ਆਪ ਨੂੰ ਮੱਝਾਂ ਚਾਰਨ ਲਈ ਭੇਜਿਆ ਗਿਆ। ਆਪ ਇੱਕ ਜਗ੍ਹਾ ਬੈਠੇ ਭਗਤੀ ਕਰਦੇ ਰਹਿੰਦੇ ਅਤੇ ਮੱਝਾ ਜ਼ਿੰਮੀਦਾਰਾਂ ਦੀ ਫਸਲ ਖਾ ਜਾਂਦੀਆਂ, ਜਦ ਉਹ ਸ਼ਿਕਾਇਤ ਲੈ ਕੇ ਆਉਂਦੇ ਤਾਂ ਫਸਲਾਂ ਹਰੀਆਂ ਭਰੀਆਂ ਹੁੰਦੀਆਂ, ਫਿਰ ਆਪ ਨੂੰ ਵੀਹ ਰੁਪਏ ਦੇ ਕੇ ਕੋਈ ਖਰਾ ਤੇ ਸੱਚਾ ਸੌਦਾ ਕਰਨ ਲਈ ਭੇਜਿਆ ਗਿਆ, ਰਾਹ ਵਿੱਚ ਉਹਨਾਂ ਨੂੰ ਕੁੱਝ ਭੁੱਖੇ ਸਾਧੂ ਮਿਲੇ ਆਪ ਇਹਨਾਂ ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖਵਾ ਆਏ, ਪੁੱਛਣ ਤੇ ਆਪ ਕਹਿਣ ਲੱਗੇ ਕਿ ਇਸ ਨਾਲੋਂ ਖਰਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਸੁਲਤਾਨਪੁਰ ਲੋਧੀ ਜਾਣਾ, ਗੁਰੂ ਜੀ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਾ ਲੱਗਾ ਉਹਨਾਂ ਨੂੰ ਉਹਨਾਂ ਦੀ ਭੈਣ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜਿਆ ਗਿਆ, ਇੱਥੇ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 ਪਰ ਅਜਿਹੇ ਕੰਮ ਉਹਨਾਂ ਦਾ ਧਿਆਨ ਰੱਬ ਦੀ ਭਗਤੀ ਵੱਲੋਂ ਹਟਾ ਨਾ ਸਕੇ, ਵਿਆਹ ਤੇ ਸੰਤਾਨ, ਗੁਰੂ ਜੀ ਦਾ ਵਿਆਹ ਬਟ ਬਟਾਲੇ ਦੇ ਮੂਲ ਚੰਦ ਜੀ ਦੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਰੱਬੀ ਗਿਆਨ ਦੀ ਪ੍ਰਾਪਤੀ, ਸੁਲਤਾਨਪੁਰ ਵਿਖੇ ਗੁਰੂ ਜੀ ਹਰ ਰੋਜ਼ ਵੇਈ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ ਇੱਕ ਦਿਨ ਆਪ ਵੇਈ ਵਿੱਚ ਇਸ਼ਨਾਨ ਕਰਦੇ ਆਲੋਪ ਹੋ ਗਏ ਅਤੇ ਤਿੰਨ ਦਿਨ ਬਾਅਦ ਪ੍ਰਗਟ ਹੋਏ। ਇਸ ਸਮੇਂ ਆਪ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ। ਉਦਾਸੀਆਂ ਗੁਰੂ ਜੀ ਨੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਲੰਮੀਆਂ ਯਾਤਰਾਵਾਂ ਕੀਤੀਆਂ, ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ, ਇਹਨਾਂ ਉਦਾਸੀਆਂ ਦੌਰਾਨ ਗੁਰੂ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਉਹਨਾਂ ਲੋਕਾਂ ਨੂੰ ਰੱਬੀ ਭਗਤੀ ਦਾ ਸੰਦੇਸ਼ ਦਿੱਤਾ।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 ਕਰਤਾਰਪੁਰ ਆਉਣਾ, ਉਦਾਸੀਆਂ ਤੋਂ ਬਾਅਦ ਗੁਰੂ ਜੀ ਕਰਤਾਰਪੁਰ ਆ ਗਏ, ਰਾਵੀ ਦੇ ਕਿਨਾਰੇ ਇਹ ਨਗਰ ਗੁਰੂ ਜੀ ਨੇ ਆਪ ਵਸਾਇਆ ਸੀ, ਇੱਥੇ ਰਹਿ ਕੇ ਗੁਰੂ ਜੀ ਨੇ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 ਸ੍ਰੀ ਗੁਰੂ ਨਾਨਕ ਦੇਵ ਜੀ, ਜਾਣ ਪਛਾਣ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ, ਆਪ ਇੱਕ ਮਹਾਨ ਸਮਾਜ ਸੁਧਾਰਕ ਅਤੇ ਉੱਚ ਕੋਟੀ ਦੇ ਕਵੀ ਸਨ। ਆਪ ਸਿੱਖਾਂਂ ਦੇ ਪਹਿਲੇ ਗੁਰੂ ਹੋਏ ਹਨ।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

ਮੁੱਢਲੀ ਸਿੱਖਿਆ, ਜਦੋਂ ਗੁਰੂ ਨਾਨਕ ਕੁੁੱਝ ਵੱਡੇ ਹੋਏ ਤਾਂ ਉਹਨਾਂ ਨੂੰ ਮੁੱਢਲੀ ਸਿੱਖਿਆ ਲਈ ਪਹਿਲਾਂ ਪਾਂਧੇ ਅਤੇ ਫਿਰ ਮੋਲਵੀ ਕੋਲ ਭੇਜਿਆ ਗਿਆ।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 ਗੁਰੂ ਜੀ ਨੇ ਵੱਖ ਵੱਖ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ।

ਗੁਰੂ ਨਾਨਕ ਜੀ ਦਾ ਸ਼ੁਰੂ ਤੋਂ ਹੀ ਰੱਬ ਦੀ ਭਗਤੀ ਵੱਲ ਧਿਆਾਨ ਸੀ ਪਰ ਆਪਦੇ ਪਿਤਾ ਜੀ ਉਹਨਾਂ ਨੂੰ ਦੁਨੀਆਵੀ ਕੰਮਾਂ ਵਿੱਚ ਲਾਉਣਾ ਚਾਹੁੰਦੇ ਸਨ ਆਪ ਨੂੰ ਮੱਝਾਂ ਚਾਰਨ ਲਈ ਭੇਜਿਆ ਗਿਆ। ਆਪ ਇੱਕ ਜਗ੍ਹਾ ਬੈਠੇ ਭਗਤੀ ਕਰਦੇ ਰਹਿੰਦੇ, ਅਤੇ ਮੱਝਾ ਜ਼ਿੰਮੀਦਾਰਾਂ ਦੀ ਫਸਲ ਖਾ ਜਾਂਦੀਆਂ ਜਦ ਉਹ ਸ਼ਿਕਾਇਤ ਲੈ ਕੇ ਆਉਂਦੇ ਤਾਂ ਫਸਲਾਂ ਹਰੀਆਂ ਭਰੀਆਂ ਹੁੰਦੀਆਂ, ਫਿਰ ਆਪ ਨੂੰ ਵੀਹ ਰੁਪਏ ਦੇ ਕੇ ਕੋਈ ਖਰਾ ਤੇ ਸੱਚਾ ਸੌਦਾ ਕਰਨ ਲਈ ਭੇਜਿਆ ਗਿਆ, ਰਾਹ ਵਿੱਚ ਉਹਨਾਂ ਨੂੰ ਕੁੱਝ ਭੁੱਖੇ ਸਾਧੂ ਮਿਲੇ ਆਪ ਇਹਨਾਂ ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖਵਾ ਆਏ, ਪੁੱਛਣ ਤੇ ਆਪ ਕਹਿਣ ਲੱਗੇ ਕਿ ਇਸ ਨਾਲੋਂ ਖਰਾ ਸੌਦਾ ਹੋਰ ਕਿਹੜਾ ਹੋ ਸਕਦਾ ਹੈ। ਸੁਲਤਾਨਪੁਰ ਲੋਧੀ ਜਾਣਾ, ਗੁਰੂ ਜੀ ਦਾ ਮਨ ਦੁਨਿਆਵੀ ਕੰਮਾਂ ਵਿੱਚ ਨਾ ਲੱਗਾ ਉਹਨਾਂ ਨੂੰ ਉਹਨਾਂ ਦੀ ਭੈਣ ਨਾਨਕੀ ਕੋਲ ਸੁਲਤਾਨਪੁਰ ਲੋਧੀ ਭੇਜਿਆ ਗਿਆ, ਇੱਥੇ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 ਪਰ ਅਜਿਹੇ ਕੰਮ ਉਹਨਾਂ ਦਾ ਧਿਆਨ ਰੱਬ ਦੀ ਭਗਤੀ ਵੱਲੋਂ ਹਟਾ ਨਾ ਸਕੇ, ਵਿਆਹ ਤੇ ਸੰਤਾਨ, ਗੁਰੂ ਜੀ ਦਾ ਵਿਆਹ ਬਟ ਬਟਾਲੇ ਦੇ ਮੂਲ ਚੰਦ ਜੀ ਦੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਉਹਨਾਂ ਦੇ ਘਰ ਦੋ ਪੁੱਤਰਾਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਦਾ ਜਨਮ ਹੋਇਆ। ਰੱਬੀ ਗਿਆਨ ਦੀ ਪ੍ਰਾਪਤੀ, ਸੁਲਤਾਨਪੁਰ ਵਿਖੇ ਗੁਰੂ ਜੀ ਹਰ ਰੋਜ਼ ਵੇਈ ਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ ਇੱਕ ਦਿਨ ਆਪ ਵੇਈ ਵਿੱਚ ਇਸ਼ਨਾਨ ਕਰਦੇ ਆਲੋਪ ਹੋ ਗਏ ਅਤੇ ਤਿੰਨ ਦਿਨ ਬਾਅਦ ਪ੍ਰਗਟ ਹੋਏ। ਇਸ ਸਮੇਂ ਆਪ ਨੂੰ ਸੱਚੇ ਗਿਆਨ ਦੀ ਪ੍ਰਾਪਤੀ ਹੋਈ। ਉਦਾਸੀਆਂ ਗੁਰੂ ਜੀ ਨੇ ਲੋਕਾਂ ਨੂੰ ਸਿੱਧੇ ਰਾਹ ਪਾਉਣ ਲਈ ਲੰਮੀਆਂ ਯਾਤਰਾਵਾਂ ਕੀਤੀਆਂ, ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ, ਇਹਨਾਂ ਉਦਾਸੀਆਂ ਦੌਰਾਨ ਗੁਰੂ ਜੀ ਨੇ ਭੁੱਲੇ ਭਟਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਉਹਨਾਂ ਲੋਕਾਂ ਨੂੰ ਰੱਬੀ ਭਗਤੀ ਦਾ ਸੰਦੇਸ਼ ਦਿੱਤਾ।

ਕਰਤਾਰਪੁਰ ਆਉਣਾ, ਉਦਾਸੀਆਂ ਤੋਂ ਬਾਅਦ ਗੁਰੂ ਜੀ ਕਰਤਾਰਪੁਰ ਆ ਗਏ, ਰਾਵੀ ਦੇ ਕਿਨਾਰੇ ਇਹ ਨਗਰ ਗੁਰੂ ਜੀ ਨੇ ਆਪ ਵਸਾਇਆ ਸੀ, ਇੱਥੇ ਰਹਿ ਕੇ ਗੁਰੂ ਜੀ ਨੇ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

ਸ੍ਰੀ ਗੁਰੂ ਨਾਨਕ ਦੇਵ ਜੀ, ਜਾਣ ਪਛਾਣ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਸਨ, ਆਪ ਇੱਕ ਮਹਾਨ ਸਮਾਜ ਸੁਧਾਰਕ ਅਤੇ ਉੱਚ ਕੋਟੀ ਦੇ ਕਵੀ ਸਨ।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

ਮੁੱਢਲੀ ਸਿੱਖਿਆ, ਜਦੋਂ ਗੁਰੂ ਨਾਨਕ ਕੁੁੱਝ ਵੱਡੇ ਹੋਏ ਤਾਂ ਉਹਨਾਂ ਨੂੰ ਮੁੱਢਲੀ ਸਿੱਖਿਆ ਲਈ ਪਹਿਲਾਂ ਪਾਂਧੇ ਅਤੇ ਫਿਰ ਮੋਲਵੀ ਕੋਲ ਭੇਜਿਆ ਗਿਆ।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 ਗੁਰੂ ਜੀ ਨੇ ਵੱਖ ਵੱਖ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਦੁਨੀਆਵੀ ਕੰਮਾਂ

ਹੋਰ।

ਕਿਆ ਕਰਦੇ

ਹਮ

ਲੋਕਾਂ ਨੇ ਕਹਿਣਾ ਬਹੁ ਵਿਗੜ ਗਈ ਇਨਾਂ ਦੀ

ਜਿੱਥੇ ਅਸੀਂ ਸੰਸਕਾਰੀ ਬਹੁ ਸੀ ਇਹਨੂੰ ਹਵਾ ਲੱਗ ਗਈ ਇਹ ਰਾਤ ਨੂੰ ਗਿਆਰਾਂ ਬਾਰਾਂ ਵਜੇ ਤੱਕ ਬਾਹਰ ਘੁੰਮੇ ਕਰਦੀ . ਹੋਰ।

ਕਿਆ ਟਾਈਮ ਸੋਹਣਾ ਹੁੰਦਾ ਕੋਈ ਸੋਹਣਾ ਨੀ ਹੁੰਦਾ। ਪਹਿਲਾ ਵੇਖੋ ਬੰਦਾ ਬਾਹਰ ਮੰਜੇ ਲਾਉਦਾ ਸੀ ਮੰਜੇ ਲਾ ਕੇ ਬਾਹਰ ਕੂਲਰ ਲਾਣੇ ਬਾਹਰ ਕੂਲਰ ਲਾ ਕੇ ਸੋਣਾ।

ਬਾਹਰ ਮੰਜੇ ਚੱਲਗੇ। ਅਮ ਡੈਡੀ ਮੇਰੇ ਦਾ ਪੱਕਾ ਹੀ ਆ ਬਾਹਰ ਸੋਣਾ। AC ਚ? ਅਹ ਕਹਿੰਦੇ ਬਈ ਬਾਹਰ ਕੰਮ ਕਰਨਾ ਆਉਂਦਾ। ਫਿਰ ਬੰਦੇ ਨੂੰ ਬਈ ਆਦਤ ਪੈ ਜਾਂਦੀ ਐ

ਤੁਸੀਂ ਆ ਜਾਇਉ ਮਿੰਟੂ ਭਾਜੀ ਨੂੰ ਰੋਟੀ ਖਵਾ ਕੇ

ਇਹ ਵੀ ਭੂਤ ਹੀ ਹੈ। ਇਹ ਕਿਹੜੇ ਟਾਈਮ ਸੌਦਾ ਬੰਦਾ । ਚੱਲ ਜਦੋਂ ਅਸੀਂ ਸੋਣਾ ਬਾਹਰ ਘਰੇ ਆਪਣੇ ਆਪਣੇ ਮੰਜੇ ਤੇ ਇੱਕ ਵਿਹੜਾ ਸਾਡਾ ਹੋਣਾ ਇੱਕ ਤਾਏ ਸਹੁਰੇ ਦੇ ਮੁੰਡੇ ਦਾ ਅਸੀਂ ਆਪਣੇ ਵਿਹੜੇ ਚ ਮੰਜੇ ਲਗਾਉਣੇ ਉਹਨਾਂ ਨੇ ਆਪਣੇ ਵਿਹੜੇ ਚ ਮੰਜੇ ਲਗਾਉਣੇ ਇੰਨਾਂ ਤੇ ਪਾਪਾ ਨੇ ਸੋਣਾ ਮੰਮੀ ਹੁਣਾ ਨੇ ਵੀਰੇ ਨਾਲ ਸੋਣਾ। ਕੂਲਰ ਲਗਾ ਕੇ ਅੱਜ ਕੱਲ ਕੋਟ ਵੀ ਕੋਟ ਗਿੱਲੀ ਕਰ ਦਿੰਦੇ।

ਲਾ ਕੇ ਕੂਲਰ ਪੱਖੇ।

ਇਦਾਂ ਹੀ ਸੌਦੇ ਸੀ ਸਾਰੇ। ਅੱਜ ਕੱਲ ਤਾਂ ਉਦਾ ਭਲਿਆਣ ਨੀ ਹੈਗਾ ਕਿਸੇ ਵੀ ਚੀਜ ਦਾ ਕੱਲਾ ਤਾਂ ਬੰਦਾ ਬਾਹਰ ਸੋ ਨੀ ਸਕਦਾ।

ਪਹਿਲਾਂ ਬੰਦਾ ਡਰਦਾ ਕਿ ਬਾਹਰ ਕੁੱਝ ਹੋਰ ਏ। ਸਾਡੇ ਚੱਕਰ ਚ ਉਨਾਂ ਨੇ ਵੀ ਨੀ ਸੋਣਾ।

ਕਈ ਵਾਰ ਬਹੁਤ ਚੀਂਕਦੇ ਕਈ ਵਾਰ ਚੁੱਪਚਾਪ ਆਉਂਦੇ ਕਈ ਵਾਰ ਤਾਂ ਐਨ ਹੁੰਦੀ ਸ਼ਾਂਤੀ ਕੋਈ ਨੀ ਬੈਠਾ ਹੁੰਦਾ ਗੱਡੀ ਚ।

ਇੱਦਾਂ ਭਲਾ ਉਹਨਾ ਨੂੰ ਮੈਂ ਬੋਲੀ ਵੀ ਜਾਵਾ ਫਿਰ ਐਂ ਕਰਦੇ। ਹੋਰ?

ਜੇ ਮੈਂ ਆ ਹੀ ਕੰਮ ਕਰਦੀ ਰਹਾ ਸਵੇਰ ਤੋਂ ਸ਼ਾਮ ਤੱਕ ਇਹਨਾ ਨੇ ਮੈਨੂੰ ਇੱਕ ਦਿਨ ਗਾਲ਼ਾ ਹੀ ਕੱਢਣੀਆ ਫਿਰ।

ਮੈਂ ਕੰਮ ਕਰੇ ਕਰਦੀ ਪੈਸੇ ਨੀ ਲੈਣੇ ਮੇਰੇ ਤੇ।

ਆਹ ਫੁੱਲਗੇ। ਜੇ ਪੁੱਤ ਜਰੂਰਤ ਹੋਵੇ ਫਿਰ ਦੇ ਤੇ। ਹੋਰ? ਜੇ ਕੱਲ ਨੂੰ ਦੋ ਸੌ ਰੁਪਏ ਪੈ ਗਿਆ ਉਹਦਾ ਤਾਂ ਪਿਆਜ ਪੁਆਜ ਹੀ ਆ ਜਾਣਾ। ਚਾਰ ਸੌ ਪੈ ਜਾਣਾ ਦੋ ਸੌ ਤੁਹਾਡਾ ਦੋ ਸੌ ਮੇਰਾ। ਆਹੋ। ਇਹ ਗੱਲਾਂ ਨੂੰੰ ਵੈਸਨੂੰ ਨੇ ਨਾਂਹ ਦਿੱਤੀ ਇਹੋ ਜਿਹੀਆਂ ਗੱਲਾਂ ਨੀ ਕਰਨੀਆਂ ਕੋਈ ਵੀ ਆਪਣੀ ਗੱਲ ਕਰਨੀ। ਆਪਣੀ ਗੱਲ ਕਰਿਆ ਕਰਦੇੇ ਜੈਸੇ ਪਿਆਜ ਲਿਆਣਾ ਤੇਲ ਦੀ ਬੋਤਲ ਅੱਜ ਲਿਆਂਦੀ ਦੋ ਸੌ ਦੀ ਦੋ ਸੌ ਰੁਪਏ ਦਿੱਤਾ ਮੈਂ ਥੌੜੂ ਜਿਹਾ ਜੀਰਾ ਲੈ ਕੇ ਆਏ ਖੁੱਲਾ ਬਾਕੀ ਮੈਨੂੰ ਲੱਗਦਾ ਤੇਲ ਦੀ ਬੋਤਲ ਹੀ ਆ ਗਈ ਦੋ ਲੀਟਰ ਦੀ ਐਂ ਸਾਇਦ।

ਓਹੀਂ ਕਿੰਨਾ ਟਾਈਮ ਕੱਢ ਦਿੰਦੀ। ਅਸੀਂ ਇੱਕ ਟਾਈਮ ਇੱਕ ਸਬਜੀ ਦੋ ਟਾਈਮ ਖਾ ਲੈਣੀ।